ਛੱਬੀ ਚ ਸਾਰੀ ਚ ਬਿਮਾਰੀ ਪੈਗੀ ਨਾ ਲੋਟ ਆਈ ਐਤਕੀ ਤਾਂ ਬਾਈ ਬੁਰਾ ਹੀ ਹਾਲ ਤਾ ਮੈਂ ਤਾਂ ਆਪ ਗਹਾਂ ਕੁਦਰਤੀ ਜਦ ਘਰ ਦੇ ਕਿੱਲੇ ਤੇ ਠੇਕੇ ਪਾ ਨੀ ਲਈ ਹੈਗੀ

ਬਾਰਾਂ ਕੁ ਕਿੱਲਿਆਂ ਚ ਛੱਬੀ ਬੀਜਤੀ ਸੀਗੀ ਸਾਰੀ ਓ ਖਰਾਬ ਗਈ

ਹਾਂ ਉਹ ਛੱਬੀ ਬੀਜ ਹੀ ਖਰਾਬ ਹੈ ਪਤਾ ਨੀ ਯਾਰ ਮੇਰੇ ਤੇ ਵੀ ਲੈ ਹੋਗਿਆ ਭੇਣਚੋ

ਹੋਰ hello ਸਬਜੀ ਸੁਬਜ਼ੀ ਕਿਹੜੀਆਂ ਲਾਈਆਂ ਫ਼ੇਰ

ਸਬਜੀਆਂ ਤਾਂ ਘਰ ਵਾਸਤੇ ਲਾਈਆਂ ਹੋਈਆਂ ਕਿਹੜੀਆਂ hello hello hello hello

ਮੈਂ ਕਿਹਾ ਸਬਜੀਆਂ ਸੁਬ੍ਜੀਆਂ ਕਿਹੜੀਆਂ ਲਾਈਆਂ ਘਰੇ ਸਬਜੀਆਂ ਤਾਂ ਜਿਹੜੀ ਮੋਟਰ ਕੋਲ ਜਗ੍ਹਾ ਰਹਿੰਦੀ ਸੀ ਪਿਆਜ ਲਾਤਾ ਲਸਣ ਲਾਤਾ ਤੇ ਮੇਥੇ ਮੁਥੇ ਵਗੈਰਾ ਬੱਸ ਅੱਛਾ ਅੱਛਾ

ਬੀਜ ਕਿਹੜਾ ਘਰ ਦਾ ਹੀ ਹੈ ਜਾਂ high breed ਆ high breed ਨੀ normal

ਤੇ ਯਾਰ ਚੀਜ਼ ਵਧੀਆ ਬਣਦੀ ਹੈ high breed ਦੀ

urea ਯਾਰੀਆ ਪਾ ਸਕਦੇ ਰੇਹ ਰੂਹ ਡਾਇਆ ਡੂਇਆ

urea ਪਾਤਾ ਤਾ ਹਾਂ ਹਾਂ ਥੋੜਾ ਜਾ ਪਾਤਾ ਤਾ ਬਾਪੂ ਨੇ ਪਾਇਆ ਤਾ ਮੈਂ ਮੁ ਨੀ ਕੰਮ ਕਰਦਾ ਹੈਗਾ

ਹੋਰ ਹੁਣ tractor ਕਿਹੜਾ ਹੁਣ

ਅੱਛਾ ਹਾਂ ਫ਼ੇਰ ਦੋਨੇ ਸੰਦ ਮੈਂ ਕਿਹਾ ਤਕੜੇ ਓ ਰੱਖਣੇ ਆ ਕਿਆ ਫਾਇਦਾ ਹਾਂ ਇੱਕ ਬਾਰੀ ਦੇਖ ਕੇ ਸੰਦ ਵਧੀਆ ਮਿਲ ਜਾਂਦਾ ਹਮ ਹਮ ਬਾਰ ਬਾਰ ਪੈਸੇ ਲਾਏ ਦਾ ਵੀ ਕੋਈ ਫਾਇਦਾ ਨੀ ਹੈਗਾ ਅੱਛਾ ਗੰਨਾ ਗੁੰਨਾ ਨੀ ਬੀਜਿਆ ਹੈਗਾ ਐਤਕੀ ਗੰਨਾ ਬਾਈ ਐਤਕੀ ਹੁਣ ਅਗਲੀ ਵਾਰ ਬੀਜੇੰਗੇ

ਹਮ ਹਮ ਅਗਲੀ ਵਾਰ ਬੀਜੇੰਗੇ ਹੁਣ ਐਤਕੀ ਤਾਂ ਐਤਕੀ ਤਾਂ ਬੀਜਿਆ ਨੀ ਹੈਗਾ ਐਤਕੀ ਤਾਂ ਮੁੱਲ ਲੈ ਲਿਆ ਬ ਘਰ ਦੀ ਗੁੜ ਸ਼ੱਕਰ ਵਾਸਤੇ ਹਾਂ ਯਰ ਉਹਦੇ ਲਈ ਚਾਹੀਦਾ ਹੁੰਦਾ ਮਿੱਲ ਆਲੇ ਬਹੁਤ ਤੰਗ ਕਰਦੇ ਨੇ

ਕੋਈ ਨੀ ਐਤਕੀ ਲਾਏੰਗੇ ਗੰਨਾ ਫ਼ੇਰ ਅਗਲੇ ਸਾਲ ਵਧਾ ਲੇਂਗੇ ਹੋਰ ਅੱਗੇ ਹਮ ਗੰਨਾ ਤਾਂ ਵਧੀਆ ਨਾ ਫ਼ੇਰ ਹਾਂ ਏਂ ਆ ਪੰਜ ਚਾਰ ਸਾਲ ਬਾਅਦ ਆਪਣਾ ਉਹ ਕਰਲਾ ਜੀਰੀ ਜੂਰੀ ਬਿਜਲਾ ਵਧੀਆ ਹੁੰਦੀ ਆ ਜੀਰੀ ਵੀ ਵਧੀਆ ਲੱਗਦੀ ਆ

ਕੱਦੂ ਦਾ ਹੀ ਮਾੜਾ ਜਾ ਤੰਗ ਕਰਦੀ ਆ ਟ੍ਰੇਕ੍ਟਰ ਦਬ ਜਾਂਦਾ

ਡੀਜਲ ਵੀ ਬਹੁਤ ਮਹਿੰਗਾ ਹੋਗਿਆ ਡੀਜਲ ਦਾ ਤਾਂ ਬਾਈ ਫ਼ੇਰ ਏਵੇਂ ਆ ਹੁਣ ਜਦ ਕੰਮ ਕਰਨਾ ਹੈ

ਜਿਵੇਂ ਹੁਣ ਕੰਮ ਡੀਜਲ ਬਿਨਾ ਸਰਦਾ ਵੀ ਨੀ ਹੈਗਾ ਸੰਦਾ ਚੱਲਦਾ ਹੀ ਹੈਗਾ

ਹੋਰ ਗੰਨਾ ਫ਼ੇਰ ਕਿਹੜਾ ਲਾਊਂਗਾ ਗੰਨਾ zero ਨਾਨਵੇਂ ਲਵਾਂਗੇ ਆਪਾਂ ਅੱਛਾ ਸਾਡੇ ਤਾਂ ਯਾਰ ਪਚਾਸੀ ਲੱਗਦਾ ਜਾਂ ਇੱਕ ਉਹ ਲੱਗਦਾ ਬਾਨਵੇਂ ਤ੍ਰਨਾਵੇਂ ਲੱਗਦਾ zero ਨਾਨਵੇਂ ਵਧੀਆ ਮੈਂ ਦੇਖਿਆ ਵਧੀਆ ਮਿੱਠਾ ਹੈ

ਹਮ ਵੈਸੇ ਮਿੱਲਾਂ ਮੁੱਲਾਂ ਸਾਡੇ ਤਾਂ ਇੱਧਰ ਮਿੱਲਾਂ ਖੁੱਲਾ ਹੀ ਆਉਂਦਾ ਉੱਥੇ

ਅਗਲੀ ਵਾਰ ਲਾਦੇਂਗੇ ਪਚਾਸੀ

ਸਬ੍ਜ਼ੀ ਤਾਂ ਯਾਰ ਆਪਣੇ local ਹੈਗੀ ਆ ਮੰਡੀ ਉੱਥੇ ਲੈ ਜਾਈਦੀ ਆ

ਹਾਂ ਹਾਂ ਬੰਦ ਗੋਬੀ ਵਧੀਆ ਚੱਲਦੀ ਆ ਪੱਤਾ ਗੋਬੀ ਵੀ ਆ ਫੁੱਲ ਗੋਬੀ

ਧਨੀਏ ਦਾ ਰੇਟ ਹੁਣ ਸੋਹਣਾ ਮੈਨੂੰ ਲੱਗਦਾ ਧਨੀਆ ਪਿੱਛੇ ਪਿੱਛੇ ਜੇ ਹੋਇਆ ਕੰਮ ਜਦ ਧਨੀਆ ਤਿੰਨ ਸੋ ਰੁਪੇ ਕਿੱਲੋ ਕਿੰਨਾ ਤਾ ਨਾ ਨਾ ਉਹ ਨਿੰਬੂ ਹੋਗਿਆ ਉਹਦਾ

ਹਾਂ ਹਾਂ ਨਿੰਬੂ ਹੋਗਿਆ ਤਾ ਗਰਮੀ ਐਤਕੀ ਲਾਏ ਆਂ ਥੋੜੇ ਜੇ ਬੁੱਟੇ ਦੇਖਦੇ ਹਾਂ

ਮਿਰਚਾਂ ਮੁਰਚਾ ਵਗੈਰਾ ਇਹ ਤਾਂ ਘਰ ਦੀਆਂ ਲਾ ਦੇ ਬੰਦਾ ਨਾ ਨਾ ਮਿਰਚਾਂ ਮੁਰਚਾ ਤਾਂ ਬਥੇਰੀਆਂ ਲਾ ਰੱਖੀਆਂ ਡੇਡ ਕਿੱਲੇ ਦੀਆਂ ਡੋਲਾ ਪਾ ਮਿਰਚਾਂ ਹੀ ਲਈਆਂ ਹੋਈਆਂ ਮਿਰਚਾਂ ਕੱਲੀਆਂ ਹੀ

ਹਾਂ ਇਹ ਵੀ ਹੈ ਕੱਦੂ ਕੁੱਦੁ ਵਗੈਰਾ ਹਾਂ ਹਾਂ ਕੱਦੂ ਦੀਆਂ ਬੇਲਾਂ ਘੀਆ ਦੀਆਂ ਉਹ ਚੱਪਣ ਕੱਦੂ ਮਿੱਠਾ ਕੱਦੂ ਗੋਲ ਕੱਦੂ ਲਾ ਤਾ ਘੀਆ ਵੀ ਲਾ ਤੀ ਅੱਛਿਆ ਰਾਖੀ ਬਹੁਤ ਕਰਨੀ ਪੈਂਦੀ ਹੋਣੀ ਹੋਰ ਯਾਰ ਡੱਕੇ ਬੇਲਾਂ ਬੁਲਾਂ ਡੰਡੇ ਲਾ ਕੇ ਖੜਾਉਣੀਆਂ ਪੈਂਦੀਆਂ ਬੇਲਾਂ ਵੀ

ਖਰਬੂਜੇ ਲਾ ਤੇ ਬਾਈ ਜਾਂ ਜਿਹੜੇ ਹੁਣ ਪੰਦਰਾਂ ਕਿੱਲੇ ਲਾਏ ਤੇ ਠੇਕੇ ਪਾ ਉਹਨਾ ਚੋਂ ਦੋ ਤਿੰਨ ਰੇਤੀਏ ਜੇ ਤੇ ਉਹਨਾ ਚ ਲਾਤੇ ਖਰਬੂਜੇ

ਥੋੜੀ ਜੀ ਚਾਰ ਇੱਕ ਡੋਲ ਪਾ ਨਾ ਅੱਧੀ ਕਿੱਲੋ ਪਾ strawberry ਦੇ ਬੂਟੇ ਲਾਤੇ ਸ੍ਟ੍ਰਾਬੇਰੀਆਂ ਦੇ ਬੂਟੇ ਬਹੁਤ ਵਧੀਆ ਚੱਲ ਰਹੇ ਨੇ

ਹਾਂ ਹਾਂ ਬਾਈ ਹੋ ਜਾਂਦੀ ਹੈ

ਹਾਂ ਐਂ ਤਾਂ ਤਿੰਨ ਚਾਰ ਕਿੱਲਿਆਂ ਚ ਮੱਕੀ ਵੀ ਲਾਤੀ ਐਤਕੀ

ਹਮ ਹਮ ਮੱਕੀ ਵੀ ਲਾਤੀ

ਕਿੰਨੁਆਂ ਦਾ ਬਾਗ ਫ਼ੇਰ ਹੁਣ ਅੱਗੇ ਜੇ ਜਮੀਨ ਵਧਾਈ ਤੇ ਲਾ ਦੇਂਗੇ ਹਮ ਅੱਧਾ ਕਿੱਲਾ ਲਾਦੇ ਬਹੁਤ ਹੈ ਹਮ ਹਮ ਹਮ

ਦੇਖਦੇ ਆਂ ਆਹ ਵੀ ਤੇਰੀ ਸਲਾਹ ਚਲ ਵਧੀਆ ਅਗਲੀ ਵਾਰ try ਕਰਦੇ ਹਾਂ ਜੇ ਜਮੀਨ ਵਧਾ ਲਈ ਨਾ ਹੋਰ ਹੁਣ ਐਂ ਹੈ ਗੰਨਾ ਵੀ ਬੀਜਣਾ

ਗੰਨਾ ਵੀ ਬੀਜਣਾ ਰੱਬ ਰੱਖੇ ਸੁੱਖ ਜੇ ਜਮੀਨ ਵਧਗੀ ਤਾਂ ਬਾਗ ਖੜਾ ਕਰ ਦਵਾਂਗੇ ਹਾਂ ਹਾਂ ਵਧੀਆ

ਦੇਖਦੇ ਹਾਂ ਬਾਕੀ ਹੋਰ ਹੁਣ ਲਾਣੇਦਾਰ ਨਾਲ ਕਰਦਾਂ ਸਲਾਹ ਅੱਛਾ ਉਹ

ਹਾਂ ਹਾਂ ਲਾਣੇਦਾਰ ਠੀਕ ਰਹਿੰਦਾ ਉਹਨੂੰ ਪੁੱਛਦਾ ਜੇ ਮਾੜਾ ਜਾ ਹੰਦਾ ਲਾ ਦੇਵੇ ਜਮੀਨ ਹੋਰ ਕਰਲੇਂਗੇ ਹਾਂ ਜਮੀਨ ਤਾਂ ਵਧ ਦੀ ਹੈਗੀ ਹੈ

ਹੁਣ ਏਂ ਆ ਨਾ ਰੇਟ ਵੀ ਵਧੀਆ ਹੋਗਿਆ ਹੋਗਿਆ ਕਣਕ ਦਾ ਹੁਣ ਗੰਨਾ ਵੀ ਵਧੀਆ ਚੱਲ ਰਿਹਾ ਰੇਟ

ਹਾਂ ਤੂੰ ਪਤਾ ਕੀ ਕਰੀ ਗੰਨਾ

ਉੱਪਰ ਸਰੋਂ ਦਾ ਛਿੱਟਾ ਦੇਂਦੀ ਅਗਲੀ ਵਾਰੀ ਨਾਲੇ ਤਾਂ ਸਰੋਂ ਵੀ ਹੋਜੁ ਤੇਰੀ

ਨਾਲੇ ਗੰਨੇ ਦਾ ਗੰਨਾ ਸਰੋਂ ਵੀ ਜਦ ਤੱਕ ਖਬਰੇ ਵਧ ਹੀ ਜਾਵੇ ਅਗਲੇ ਸੀਜਨ ਚ ਜਦ ਤੂੰ ਲਾਏਗਾ ਤੇਲ ਤਾਂ ਘੱਟ ਨਿਕਲਦਾ ਗੱਲਬਾਤ ਜੀ ਬਣ ਨੀ ਰਹੀ ਆਪਾਂ ਨੂੰ ਕੀ ਆ ਤੇਲ ਦਾ ਆਪਾਂ ਨੇ ਤਾਂ ਸਰੋਂ ਦਾ ਬੀਜ ਉਹ ਵੇਚ ਆਉਣਾ ਮੰਡੀ ਚ ਮੰਡੀ ਚ ਵਿਕਦੀ ਆ ਇਹ

ਰੇਟ ਤਾਂ ਵਧੀਆ ਵੀ ਸਰੋਂ ਦਾ ਨਾਲੇ ਫਾਇਦਾ

ਹਮ

ਪਾਣੀ ਤਾਂ ਆਪਣੇ ਮੋਟਰ ਦੁਈ ਹੈਗੀ ਆ ਘੱਟ ਵੱਧ ਕਰਨ ਆਲੀ ਸਰਦੀਆਂ ਕਰਕੇ ਉਹ compressor ਜਾ ਲਾਇਆ ਹੋਇਆ ਜਿੰਨੇ ਕੁ pressure ਦੀ ਲੋੜ ਹੁੰਦੀ ਆ ਉਹਦੇ ਨਾਲ ਕਰ ਲਈਦਾ ਉਹਦੇ ਨਾਲ adjust ਜਾ

ਫੁਹਾਰੇ ਨੀ ਲਾਏ ਹੋਏ ਤੁਸੀਂ ਫ਼ੁਹਾਰੇ ਦਾ ਬਾਈ ਉੱਧਰ ਸਬਜੀਆਂ ਆਲੇ ਚ ਲਾਏ ਪਏ ਆ ਜਿੱਧਰ ਭਿੰਡੀਆਂ

ਹਮ ਹਮ ਉੱਧਰ ਲਾਏ ਹੋਏ ਨੇ ਇੱਧਰ ਤਾਂ ਆਪਣੀ ਮੱਕੀ ਆ ਉਹਦਾ ਤਾਂ ਦੂਏ ਲੋਟ ਆ ਕਣਕ ਦਾ ਹੁਣ ਆਖਰੀ ਪਾਣੀ ਤਾਂ ਲਾਤਾ ਆਪਾਂ ਨੇ

ਹੁਣ ਮਾਰਚ ਦੇ end ਜੇ ਚ ਦੇਖਲਾਂਗੇ ਜੇ ਲੋੜ ਪਈ

ਨਾ ਨਾ ਸਾਡੇ ਤਾਂ ਬਿਮਾਰੀ ਹੈਗੀ ਹੈ

ਹਮ ਹਮ ਕਈਆਂ ਨੂੰ ਹੋਈ ਵੀ ਸਾਡੇ ਤਾਂ ਬਚਾ ਹਜੇ ਸਾਡੇ ਨਾਲ ਜਿਹੜੇ ਬੰਦੇ ਆ ਉਹਨਾ ਦੇ ਜਿਮੀਦਾਰਾਂ ਦੇ ਹੈਗੀ ਆ ਅੱਛਾ ਅੱਛਾ ਸਾਡੇ ਤਾਂ ਬਚਾ ਹੈ ਐਤਕੀ

ਦੇਖਦੇ ਹਾਂ ਹੁਣ ਬਾਕੀ ਹਜੇ ਤਾਂ ਬਚਾ ਹੀ ਹੈ ਅੱਗੇ ਦੇਖਦੇ ਹਾਂ ਮਹੀਨਾ ਹੀ ਰਿਹ ਗਿਆ ਬਾਬੇ ਡਰ ਲੱਗਦਾ ਪਿੱਛੇ ਸਾਰੀ ਜੀਰੀ ਖਰਾਬ ਹੋਗੀ ਹੋਰ ਯਾਰ ਨਹੀਂ ਹੁਣ ਵੀ ਮੈਸਾਂ ਦਾ ਬਚਾ ਰੱਖਣਾ ਪੈਂਦਾ ਉਹ ਕਈ ਵਾਰ ਆ ਜਾਂਦੀਆਂ ਨੇ

ਡੰਗਰ ਹੈਗੇ ਆ ਬਾਈ ਤਿੰਨ ਕੁ ਬੱਛੀਆਂ ਦੋ ਬੈੜੀਆਂ ਦੁੱਧ ਥੋਡੇ ਘਰ ਦਾ ਹੀ ਹੈ ਦੁੱਧ ਘਰ ਦਾ ਹੀ ਏ ਆਪਾਂ ਕਿਹੜਾ ਡਾਇਰੀ ਚ ਪਾਉਣੇ ਹਾਂ ਆਪਣਾ ਤਾਂ ਲੋਕਾਂ ਨੂੰ ਲਾਇਆ ਹੋਇਆ

ਹਮ ਭਈਆ ਮੈਂ ਰੱਖਿਆ ਨੀ ਮੇਰਾ ਲਾਣੇਦਾਰ ਹੀ ਸਾਂਭਦਾ ਕੰਮ ਮੁੰਡਾ

ਭਈਆ ਕਿਵੇਂ ਸਾਂਭ ਲੂਗਾ ਬਾਈ ਕਿੱਲੇ ਹਾਂ ਹਾਂ ਅਸੀਂ ਤਿੰਨੇ ਜਾਣੇ ਹੁੰਦੇ ਹਾਂ ਤੀਏ ਸੀਜਨ ਫ਼ੇਰ ਭਈਆ ਨਾਲ ਕਰ ਲਈਦਾ ਜੀਰੀ ਵੜਾਉਨੀ ਹੁੰਦੀ ਆ ਜਾਂ ਕਣਕ ਵਡਾਉਣੀ ਹੁੰਦੀ ਆ

ਹਾਂ ਗੰਨਾ ਹੁਣ ਕਰੇਂਗੇ ਤਾਂ ਹੁਣ ਦੇਖਲੇਂਗੇ

ਹਮ ਹੁਣ ਦੇਖ ਲਾਂਗੇ ਸੀਰੀ ਲਾਲੇਂਗੇ ਨਾਲ